ਇਹ ਇੱਕ ਡੈਮ ਹੈ ਜਿੱਸ ਦੇ ਵਿੱਚ ਅਸੀ ਇੱਕ --

ਅਤੇ ਨਿਆਗਰਾ ਫੋਲ ਵਾਲਾ ਪਾਣੀ ਦੇਖ ਰਹੇ ਹਾਂ ਜੋ ਕਿ ਬਹੁਤ ਸੋਹਣਾ ਲੱਗ ਰਿਹਾ ਹੈ।

ਜੋ ਕਿ ਬਹੁਤ ਸੋਹਣੀ ਲੱਗ ਰਹੀ ਹੈ ਇਸ ਦੇ ਵਿੱਚ ਗ੍ਰੀਨ ਗ੍ਰੀਨ ਏਰੀਆ ਹੈ ਜੋ ਕਿ ਅਸੀ ਇਸਦੇ ਵਿੱਚ ਦੇਖ ਪਾਂ ਰਹੇ ਹਾਂ।

ਕੁਝ ਦੇਖ ਰਹੇ ਹਾਂ ਕੁਝ ਲੋਕ ਇਸ ਵਿੱਚ ਜਾ ਰਹੇ ਹਨ ਤੇ ਕੁਝ ਲੋਕ ਆ ਰਹੇ ਹਨ।

ਜਿਵੇਂ ਕੀ ਐਲ_ਸੀ_ਡੀ ਸ਼ੋਪਸ ਅਤੇ ਬਹੁਤ ਟਾਇਰਸ ਜੋ ਕਿ ਸਾਨੂੰ ਸਾਹਮਣੇ ਦਿਖਾਈ ਦੇ ਰਹੇ ਹਨ।

ਇਸ ਦੇ ਵਿੱਚ ਪਾਣੀ ਦਾ ਬਹਾ ਹੋ ਰਹਾ ਹੈ।

ਇਸ ਦੇ ਵਿੱਚ ਅਸੀਂ ਬਹੁਤ ਕੁਝ ਦੇਖ ਰਹੇ ਹਾਂ।

ਇਸ ਵਿਚ ਇੱਕ ਸ਼ਿਪ ਹੈ ਜੋ ਜੀ ਸਾਨੂੰ ਦੇਖਾਈ ਦੇ ਰਹੀ ਹੈ।

ਇਹ ਇੱਕ ਬਿਲਡਿੰਗ ਹੈ ਜਿਸਦੇ ਵਿੱਚ ਦੋ ਕੋੱਠੀਆਂ ਬਣੀਆਂ ਹੋਈਆਂ ਹਨ।

ਜਿਸ ਦੇ ਅੰਦਰ ਇੱਕ ਮਾਤਾ ਰਾਣੀ ਦੀ ਮੂਰਤੀ ਲੱਗੀ ਹੈ।

ਇਹ ਇੱਕ ਨਦੀ ਹੈ ਜਿਸਦੇ ਵਿਚ ਦੋ ਕਿਸ਼ਤੀਆਂ ਹਨ ਜਿਸਦੇ ਵਿਚ ਬਹੁਤ ਸਾਰੇ --